ਚੀਜ਼ ਦੇਖਲੋ ਵਧ ਦੀ ਓ ਜਾ ਰਹੀ ਹੈ ਘਟ ਤਾਂ ਕੁੱਛ ਵੀ ਨੀ ਰਿਹਾ ਵੀ ਆਪਾਂ ਨੂੰ ਹੁਣ ਜੇ budget ਦੇਖਾਉਣੇ ਹਾਂ ਵੀ budget ਆਇਆ ਇੱਕ ਪਾਸੇ ਚੀਜ਼ ਘਟਦੀ ਹੈ ਦੂਸਰੇ ਤੱਕ ਵਧਾਈ ਜਾਂਦੀ ਹੈ

ਅਮ ਜੀ ਸਕੂਲਾ ਦੇ ਵਿੱਚ ਅਮ ਆਪਣਾ admission fees ਨੀ ਲੈਣੀ

ਜਦ ਕੀ normal fees ਅਗਰ ਦੇਖੀਏ ਤਾਂ ਇਹ ਹੁਣ ਦੋ ਤਿੰਨ ਸਾਲਾਂ ਤੋਂ ਹੀ ਕਹਿਣ ਲੱਗੇ ਨੇ ਜੀ annual charge ਨੀ ਲੈਣੇ ਹੈਗੇ ਉਹੀ ਫੇਰ plus ਕਰ ਦਿੰਦੇ ਨੇ

parents ਨੂੰ ਕਿਹ ਦੇਣਗੇ ਜੀ ਠੀਕ ਹੈ ਅਸੀਂ ਤੁਹਾਡੇ annual charge ਨੀ ਲੈ ਰਹੇ ਤੁਹਾਡਾ ਮਾਫ਼ ਹੈ ਥੋਡਾ ਲੀਕ ਕਰਤਾ ਛੱਡਤਾ ਉਹੀ fees double ਹੋ ਜਾਂਦੀ ਆ ਬੰਦਾ ਕੀ ਕਰੇ ਪਤਾ ਵੀ fees ਤਾਂ ਦੇਣਗੇ ਹੀ

parents ਨੇ ਹੁਣ ਵੀ ਚਲੋ ਵਧੀਆ ਵੀ ਅੱਜ ਸਾਡਾ ਆਹ ਖਰਚਾ ਬਚਿਆ ਪਰ ਇਹ ਨੀ ਪਤਾ ਹਰ ਮਹੀਨੇ ਉਹ fees ਦੇ ਵਿੱਚ add ਹੋ ਕੇ ਜਿਹੜੀ ਪੈਸੇ ਆ ਰਹੇ ਨੇ ਉਹ annual charges ਜਾ ਰਿਹਾ ਹੋਰ ਕੀ ਜਾ ਰਿਹਾ ਦੇਖਲੋ ਤੁਸੀਂ ਹੁਣ fifty rupees hundred rupees ਤਾਂ ਵਧਦੇ ਹੀ ਆਂ

ਇਸ ਚੀਜ਼ ਦੇ ਵਿੱਚ

ਉਹੀ ਤਾਂ ਗੱਲ ਹੈ

ਆਪਾਂ ਨੂੰ ਲੱਗਦਾ ਕੇ ਸਭ ਕੁੱਝ ਘਟ ਗਿਆ ਪਰ ਇਹ ਨੀ ਪਤਾ ਉਹ ਵਧਦਾ ਹੀ ਹੈ ਹੁਣ ਦੇਖਲੋ stationery ਦਾ ਸਮਾਨ ਆਪ ਰੱਖ ਲੈਂਦੇ ਨੇ ਅੱਧੀ ਚੀਜ਼ਾਂ ਆਪ ਰੱਖ ਲੈਂਦੇ ਨੇ ਉੱਥੀ ਇੰਨਾ ਵੱਧ ਜਾਂਦਾ ਖਰਚਾ ਫ਼ੇਰ ਉਹਨਾ ਨੂੰ profit ਹੀ ਕੀ ਰਿਹਾ profit ਹੀ ਇਸ ਚੀਜ਼ ਚੋਂ ਆ ਵੀ ਸਾਡੇ ਕੋਲੋਂ ਲਓ compulsory ਹੈ uniform ਵੀ ਸਾਡੇ ਕੋਲੋਂ ਲਓ bag ਵੀ ਸਾਡੇ ਕੋਲੋਂ ਲਓ ਸਾਰਾ ਕੁੱਛ ਮਤਲਬ ਸਾਡੇ ਤੋਂ ਲਓ ਬੱਸ ਉਹੀ ਆ ਨਾ ਜਿਹੜੀ ਬੰਦੇ ਦੀ daily need ਆ ਵੀ ਪਤਾ ਪੂਰੀ ਕਰਨੀ ਹੈ ਬੰਦੇ ਨੇ ਜਿਵੇਂ ਮਰਜ਼ੀ ਕਰੇ ਉਹ ਹਾਂ ਔਖਾ ਲਵੇ ਸੋਖਾ ਲਵੇ ਲੈਣਾ ਤਾਂ ਹੈਗਾ ਹੀ ਆ

ਬਹੁਤ ਜਿਆਦਾ ਹੁਣ ਤਾਂ ਔਖਾ ਹੋਇਆ ਪਿਆ

ਬਿਲਕੁਲ ਜੀ ਬਿਲਕੁਲ ਬਹੁਤ ਜਿਆਦਾ ਮੈਂ ਕਹਿਣੀ ਹਾਂ ਖੁਦ ਮੈਂ ਸੋਚਾਂ ਹਲੇ ਮੈਂ last month ਜਦੋਂ ਕਰਵਾਇਆ ਮੈਂ ਕਿਹਾ ਚਲੋ ਇੱਕ ਹਜ਼ਾਰ ਅੱਸੀ ਜਦੋਂ ਹੁਣ ਕਹਿੰਦੇ ਗਿਆਰਾਂ ਸੋ ਪੰਜਾਹ ਰੁਪਏ ਹਾਂਜੀ ਸਾਡੇ ਨਾਲ ਏਵੇਂ ਹੀ ਹੋਇਆ ਪੰਦਰਾਂ ਦਿਨ ਪਹਿਲਾਂ ਲਿਆ ਇੱਕ ਹਜ਼ਾਰ ਅੱਸੀ ਰੁਪਏ ਅਗਲੀ ਵਾਰ ਆਏ ਗਿਆਰਾਂ ਸੋ ਪੰਜਾਹ ਰੁਪਏ ਸਿੱਧੇ ਹੀ ਗਏ

ਆਪਾਂ ਸ਼ਗਨ ਪਾਉਂਦੇ ਹਾਂ ਸ਼ਗਨ ਵੀ ਆਪਾਂ ਖਾ ਕੇ ਆਉਂਦੇ ਹਾਂ ਇਹ ਤਾਂ ਸ਼ਗਨ ਆਪ ਹੀ ਦੇਣਾ ਪੈਂਦਾ ਇਹ ਦੇਕੇ ਵੀ ਆਪ ਹੀ ਬਣਾਲੋ ਆਪ ਹੀ ਵਰਤ੍ਲੋ ਫ਼ੇਰ ਪਾਲੋ ਜੀ ਦੱਸੋ ਕੀ ਕਰੋ

ਤੇਈ ਸੋ ਰੁਪਇਆ ਤਾਂ ਏਵੀ ਸਿਲੰਡਰਾਂ ਤੇ ਜਾਂਦਾ ਹੋਰ ਉਹੀ ਤਾਂ ਗੱਲ ਆ ਬਹੁਤ ਮੁਸ਼ਕਿਲ ਹੈ ਜੀ ਅੱਜ ਦੇ time ਦੇ ਵਿੱਚ ਨਾ ਮਤਲਬ ਗੁਜ਼ਾਰਾ ਕਰਨਾ

ਹੁਣ ਜੇ ਇੱਕ family ਦੇ ਵਿੱਚ husband wife ਜੇ job ਕਰਨ ਤਾਂ ਘਰ ਦਾ ਪੂਰਾ ਗੁਜ਼ਾਰਾ ਹੁੰਦਾ

ਜਦ ਤੱਕ ਨਾ ਕੋਈ invest ਨੀ ਕਰੂਗਾ ਸਿਰਫ ਗੁਜ਼ਾਰਾ ਗੁਜ਼ਾਰਾ ਹੀ ਹੋਊਗਾ ਉਹਦੇ ਵਿੱਚ ਗੁਜ਼ਾਰਾ ਹੀ ਹੋ ਰਿਹਾ ਆਪਾਂ ਸਾਫ਼ ਕਹਿੰਦੇ ਹਾ ਜਿੰਨਾ ਮਰਜ਼ੀ ਕਿਹ ਲਈਏ ਚਾਹੇ ਕੋਈ ਅਹ teaching line ਹੈ ਜਾਂ other ਕੋਈ field ਦੇ ਵਿੱਚ ਆ ਹਨਾ

wife ਵੀ ਕੰਮ ਕਰ ਰਹੀ ਆ ਤੇ ਉਹ ਮਗਰ ਕੀ ਕ੍ਰੁੰਗੇ ਘਰ ਦੇ daily ਦਾ ਖਰਚਾ

ਬੱਸ ਉਹਤੋਂ ਉੱਪਰ ਤਾਂ investment ਤਾਂ ਬੱਚੇ ਕਿਸੇ ਦੀ ਹੁੰਦੀ ਓ ਨੀ ਅੱਜਕਲ ਕਿੱਥੇ invest ਕਰੀਏ ਜਿਹੜਾ ਸਾਨੂੰ profit ਹੋ ਜਾਵੇ ਸਿਰਫ ਅੱਜ ਦੇ time

ਅੱਜਕਲ ਬੀਮਾਰ ਬੰਦਾ ਹਰ ਕੋਈ ਹੈ ਦੇਖੋ ਦਵਾਈਆਂ ਸਭ ਦੀਆਂ ਚੱਲਦੀਆਂ ਇਹ ਨੀ ਪਤਾ ਲੱਗਦਾ ਕੋਣ ਮਿੰਟ ਚ ਕੀ ਹੋਜਾਵੇ

ਬੰਦੇ ਕੋਲ ਕੋਈ ਹੈ ਹੀ ਨਹੀਂ ਨਾ ਵੀ ਕੀ ਕਰਾਂਗੇ

ਬਿਲਕੁਲ ਵੀ ਨੀ ਹੈਗੀ ਵੀ ਆਪਾਂ ਕੁੱਝ ਕਰ ਸਕਦੇ ਹਾਂ ਅੱਗੇ ਸੋਚ ਵੀ ਸਕਦੇ ਅੱਜ ਦੇ time ਦੇ ਵਿੱਚ

ਅੱਜ ਚ ਤਾਂ ਇਹ ਹੈ ਨਾ ਅੱਜ ਦੀ ਨਾ ਜੇ ਅੱਜ ਦਾ ਖਰਚਾ ਹੋ ਜਾਵੇ better ਹੈ ਵਧੀਆ

ਵੀ ਕੱਲ ਨੂੰ ਕਿਹੜੀ ਚੀਜ਼ ਵੱਧ ਕੇ ਆਉਗੀ ਹਾਂ ਕੱਲ ਨੂੰ ਕੀ ਸੋਚ ਕੱਲ ਨੂੰ ਕੀ

ਉਹ ਕਿੱਥੇ ਦਾ ਕਿੱਥੇ ਪਹੁੰਚਿਆ ਹੋਇਆ refined ਲੈਲੋ ਮੈਂ ਕਹਿਣੀ ਹਾਂ ਕੋਈ ਚੀਜ਼ ਦੇਖਲੋ ਤੁਸੀਂ ਵੀ ਕੋਈ ਵੀ ਘਟ ਨੀ ਰਹੀ ਵਧ ਰਹੀਆਂ ਨੇ ਕਿਤੋਂ ਤਾਂ ਕਿਹ ਦਵੇ ਕੋਈ ਵੀ ਰੇਟ ਘਟਿਆ ਆਪਾਂ ਅੱਜ ਜਦੋਂ shop ਤੇ ਜਾਣੇ ਹਾਂ ਤਿੰਨ ਦਿਨ ਬਾਅਦ ਚਾਰ ਦਿਨ ਬਾਅਦ ਜਾਂਦੇ ਹਾਂ ਉਹ ਫ਼ੇਰ ਉੰਨੀ ਉਹ ਵਧੀ ਓ ਹੁੰਦੀ ਆ ਘਟੀ ਤਾਂ ਹੁੰਦੀ ਓ ਨੀ

ਬਿਲਕੁਲ ਇਹੀ ਤਾਂ ਗੱਲ ਹੈ ਹੁਣ ਕੀ ਕਰ ਸਕਦੇ ਆਂ ਆਪਾਂ ਦੱਸੋ ਬੱਚਿਆਂ ਨੂੰ ਸਮਝਾਉਣ ਬੱਚੇ ਸਮਝ ਬੱਚਿਆਂ ਨੂੰ ਵੀ ਸਮਝਾਵਾਂਗੇ ਵੀ ਕੀ ਹੈ ਕੀ ਨਹੀਂ

ਇਹ ਹੈ ਵੀ ਖਾਣਾ ਹੈ ਹਮਨੇ ਤੋ ਖਾਣਾ ਹੈ

ਆਪਾਂ ਚਾਹੇ ਘਰ ਵੀ ਬਣਾ ਕੇ ਦੇ ਦਾਈਏ ਉਹਦੇ ਲਈ ਵੀ ਸਭ ਕੁੱਝ ਹੋਊਗਾ ਘਰ ਤਾਂਹੀ ਬਣਾਵਾਂ ਗੇ ਆਪਾਂ

ਇਹ ਹੋਰ ਮੰਗਦੇ ਨੇ ਵੀ ਹਾਂਜੀ ਉਹ ਖਾ ਰਿਹਾ ਤਾਂ ਮੈਂ ਵੀ ਲੈਣਾ

ਪਤਾ ਨਹੀਂ ਆ parents ਕਿਵੇਂ ਕਰਨਗੇ ਕਿਵੇਂ ਨਹੀਂ ਕਰਨਗੇ ਉਹਨੂੰ ਕੁਛ ਨੀ ਪਤਾ ਉਹ ਤਾਂ ਵਿਚਾਰੇ ਹਲੇ

ਹਮ ਉਹਨਾ ਦੀ copies ਦੇਖਲੋ

ਉਹ ਹੈ ਵੀ page ਉਹਤੋਂ ਘੱਟ ਬਹੁਤ ਹੀ ਮੈਂ ਕਹਿੰਦੀ ਹਾਂ ਜਿਵੇਂ ਬਾਰਾਂ ਪੰਦਰਾਂ ਪੰਜਾਹ ਕ page ਮਸਾਂ ਹੁੰਦੇ ਆ ਉਹਦੇ ਚ ਇੱਕ week ਦੇ ਵਿੱਚ ਕਾਪੀ fill ਹੋ ਜਾਂਦੀ ਆ ਇੱਕ week ਦੇ ਵਿੱਚ ਕਾਪੀ fill ਹੋ ਜਾਂਦੀ ਆ ਫ਼ੇਰ ਲੈਣੀ ਪੈਂਦੀ ਹੈ ਦੱਸੋ

ਹੁਣ ਕੀ ਕਿੰਨੇ ਕ page ਨੇ ਵੀ ਤੁਸੀਂ ਕਮ ਸੇ ਕਮ copy ਚ ਰਾਇਤ ਕਰੋ ਬੱਚੇ ਪੜ੍ਹ ਤਾਂ ਲੈਣ ਕੋਈ ਗਰੀਬ ਬੱਚਾ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

ਮਿੱਤਰ ਪ੍ਰੇਮੀ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਕਹਿੰਦੇ ਅੱਪਣੇ ਜੇੜੇ ਮਿੱਤਰ ਸੁਧਾਮਾ ਸੀ, ਊਨਾ ਦਾ ਦਰਿਦ੍ਰ ਵੀ ਦੂਰ ਕਰ ਦਿੱਤਾ ਸੀ ਉਹਨਾਂ ਨੇ ਮਤਲਬ ਜੇੜੇ ਸ਼੍ਰੀ ਭਗਵਾਨ ਜੀ ਦੇ ਪ੍ਰਿਆ ਮਿੱਤਰ ਸੀ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 Hello hello

ਕੁਛ ਨੀ ਬੈਠੇ

ਵਹੁਟੀ ਡਈ ਹੈ ਚੌਲ ਬਣਾਉਣ ਰਾਹੁਲ ਆਇਆ ਨਾ ਕੰਮ ਤੋਂ ਤੇ ਡਈ

ਕਾਕਾ ਨੀਓ ਪੈਂਦਾ ਲੰਮੇ

ਦੁੱਧ ਤੇ ਓਪਰਾ ਪੀਂਦਾ ਹਨਾ ਦੁੱਧ ਬੋਤਲ ਇਹਨੇ ਛੱਡ ਦਿੱਤੀ ਹੁਣ ਮੈਂ ਗਲਾਸੀ ਨਾਲ ਪਿਆ ਦਿਨੀ ਦੁੱਧ

ਬੋਤਲ ਤੇ ਇਹਨੇ ਪੀਤੀ ਨੀ ਤੇ ਅੱਜ ਅੱਠ ਦਿਨ ਹੋ ਗਏ ਦੁੱਧ ਕਿੱਲੋ ਬਰਬਾਦ ਹੁੰਦੇ ਨੂੰ

ਨਾ ਉਹਨਾਂ ਦੀ ਪੀਤੀ ਨੇ ਛੱਡ ਦਿੱਤੀ ਬੋਤਲ

ਇੱਕ ਗੱਲ ਕਹਿੰਦੀ ਕਹਿੰਦੀ ਗੋਲਡੀ ਨੂੰ ਵੀ ਦੇ ਦਓ ਬੋਤਲ ਆਪ ਵੀ ਲਾ ਲਾ

ਹਾਂ ਵੀ ਜਦੋਂ ਨਾ ਛੱਡੇੇ ਨਿਆਣੇ ਤੇ ਮਖੋਲ ਕਰਵਾਉਣੇ

ਇਹਨੇ ਨੇ ਤੇ ਛੱਡ ਦਿੱਤੀ ਹੈ ਮੁੜਕੇ ਚਾਚੇ ਨੇ ਕਹਿਣਾ ਮੈਨੂੰ ਵੱਡੀ ਬੋਤਲ ਨੂੰ ਲਾ ਦਓ ਨਿੱਪਲ

ਪੀਂਦੀਆਂ ਨੀ ਗਲਾਸੀ ਨਾਲ ਪਿੰਡ ਜਾਵਾਂ ਨਾ ਇਹਨਾਂ ਗਲਾਸੀ ਚ ਪੀਣੀ ਨੀ। ਆਹ ਗਲਾਸੀਆਂ ਨਾਲ ਪੀਂਦੀਆਂ ਘੱਟਦਾ ਕਿ ਇੱਧਰ ਹਾਂ ਗੁੱਸੇ ਹੁੰਦੀਆਂ ਮੈਡਮਾਂ ਵੀ ਕਿ ਮੈਡ ਰਾਣੀ ਤੁੰ ਸੁਣਾ ਵੀ ਤੇਰਾ

ਉਹ ਤੇ ਨੀ ਬੋਤਲ ਚ ਚਾਹ ਮੰਗਦਾ

ਉਹ ਨੀ ਮੰਗਦਾ